ਬਿਲਕੁਲ sir, ਵਦੀਆਂ ਦੇਣੀ ਚਾਹੀਦੀ ਹੈ microwave, ਅਹ ਹਮ RO ਹਾਂ ਅੱਜਕਲ ਤੇ ਪਾਣੀ ਕਾਫੀ ਗੰਦਾ ਅੰਦਾ ਪਿਆ ਨਾ ਸਾਡੇ ਇਥੇ ਪਾਣੀ, ਕਾਫੀ ਸਾਫ਼ ਸੁਥਰਾ ਨੀ ਆਂਦਾ ਪਿਆ

ਹਾਂਜੀ ਹਾਂ

ਹਾਂ, ਹੁਣ RO ਭਾਈ ਕਿਸ ਕੰਪਨੀ ਦਾ ਖ਼੍ਰੀਦੀਏ, ਅਸੀਂ ਕਦੀ ਖਰੀਦਿਆ ਨਹੀਂ RO

ਅਛਾ ਹਾਂਜੀ ਹਾਂਜੀ, ਹਾਂ, ਹਾਂ ਅਹ ਹਾਂ ਬਿਲਕੁਲ ਸਹੀ ਗਲ ਆ ਹਾਂ ਤੇ ਬਾਈ washing machine ਦੀ ਗਲ ਕਰਾ washing machine ਕੇਹੜੀ ਵਦੀਆਂ ਲਗੇਗੀ ਹਾਂ, ਅਛਾ

ਅਛਾ ਅਛਾ ਤਾਂ automatic machine ਜੇਹੜੀ ਅਜਕਲ ਵਦੀਆ

ਅਛਾ ਤੇ ਤੋਡੇ ਘਰ ਕੇਹੜੀ ਮਸ਼ੀਨ ਆ ਅਛਾ ਇਹੋ ਜੇਹੇ ਦੋ ਆ ਤੁਹਾਡੇ ਕੋਲ? ਅਛਾ! ਅਛਾ, ਹਾਂ ਹਾਂ ਬਿਲਕੁਲ ਸਹੀ ਗਲ ਆ

ਅਸੀਂ ਸੋਚਿਆ automatically ਏ, ਓਦੇ ਨਾਲ ਠੀਕ ਰਹੇਗਾ ਨਾ time waste ਘਟ ਹੋਏਗਾ ਹੈਨਾ? ਏਨੁ ਕਿਵੇਂ ਪਤਾ ਘਰ ਜਿਦਾ ਹੋਊ mummy ਕਿੰਨਾ ਕਾਮ ਕਰੇ ਹੈਨਾ ਕਿੰਨੇ ਕਮ ਹੁੰਦੇ ਆ mummies ਨੂੰ, ਰੋਟੀ ਬਨਾਨੀ, ਓਹ ਕਾਮ ਕਰਨਾ, ਕਦੇ ਓਹ ਕਾਮ ਕਰਨਾ, ਬੱਸ ਹਾਂ ਓਹਨੀ ਚਲਾ ਜਿਹਾ ਅੱਗ ਵਾਲਾ ਗੈਸ ਬਾਲ ਕੇ, ਹਾਂ ਗੈਸ ਵਾਲਾ

ਹਾਂ, ਹਾਂ ਹਾਂ ਬਿਲਕੁਲ ਅਛਾ , ਅਛਾ, ਹਾਂਜੀ

ਹਾਂਜੀ ਹਾਂਜੀ sir ਅੱਜਕਲ ਗੈਸ ਚੁਲ੍ਹੇ ਵੀ ਚਾਰ ਚੱਲੇ ਆ, ਚਾਰ ਜਿਤੇ ਚਾਰੋ ਇਹ ਚੁਲ੍ਹੇ, ਚਾਰ ਚੁਲ੍ਹੇ ਵੀ ਬਲ ਸਕਦੇ ਆ ਏਦੇ ਤੇ

ਮੈਂ ਚਾਰ ਹੀ ਵੇਖੇ ਆ ਹਲੇ ਤੀਕਰ ਅਛਾ ਅਛਾ

ਹਾਂਜੀ ਹਾਂਜੀ, ਹਾਂ sir ਮੈਂ geaser ਖਰੀਦਣਾ ਤੇ geaser ਕਿਸ company ਦਾ ਖਰੀਦਾਂ?

ਨਹੀਂ ਸਰ ਅਸੀਂ ਫੁਵਾਰਾ ਏ ਫੁਵਾਰਾ ਏ bath tub ਵਗੇਰਾ ਅਸੀ use ਹੀ ਨੀ ਕਰਦੇ ਨਾ ਹਾਂ, ਓਹ bathtub, ਅੱਜ ਕਲ ਚਲਦਾ, ਪਾਰ ਤੁਹਾਨੂੰ ਪਤਾ mummy papa ਪੁਰਾਣੇ ਜਮਾਨੇ ਦੇ ਹਾਂ, ਉਨ੍ਹਾਂ ਨੇ ਕਿ ਕਹਿਣਾ bath tub ਚ ਨਹਾਤਾ ਨਹੀਂ ਹੋਣਾ ਉਨ੍ਹਾਂ ਨੇ

ਅਛਾ, ਹਾਂਜੀ

ਅਛਾ ਅਛਾ ਓਦਾ ਕੀ ਪ੍ਰੋ ਕਿਦਾਂ ਤੋਹਾਡਾ? ਪਾਣੀ ਗਰਮ ਸੀਗਾ ਯਾ ਠੰਡਾ ਜੀ?

ਹਾਂਜੀ, ਅਛਾ, ਹਾਂ ਤੇ ਸਰ ਮੈਂ ਹੁਣ ਮੈਨੂ ਦੱਸੋ, ਮੈਂ ਕੇਹੜੀ ਕੰਪਨੀ ਦਾ ਖ੍ਰੀਦਾ ਅਛਾ ਸੈਮਸੰਗ?

ਹਾਂ ਸਰ ਇਕ ਤੁਸੀਂ ਸੁਣਿਆ ਆ, ਰਾਡ ਵਾਲਾ ਵੀ ਚਲਦਾ ਈ, ਗਈ ਰੋ ਉੱਚ ਪਾਣੀ ਪਾ ਦੋ ਸਿਰਫ ਓਚੋ, ਓਦਾ ਕੋਈ ਨੁਕਸਾਨ ਵੀ ਹੁੰਦਾ ਆ, ਹੈਨਾ?

ਅਛਾ, ਦੱਸੋ fridge ਦਾ ਤੁਹਾਡਾ ਕੀ ਖਿਆਲ ਆ ਹਾਂਜੀ, ਹਾਂ, ਹਾਂ ਮੈਂ ਗਲ ਕਰ ਰਿਆ ਹਾਂ, ਸਾਡੇ ਕੋਲ single door ਵਾਲਾ fridge ਹੈ

ਅਛਾ ਅਛਾ, ਹਾਂ double doorfridge ਵੀ ਖਰੀਦਣ ਨਾ, ਸੈਮਸੰਗ? ਹਾਂਜੀ ਏਦਾ ਮਤਲਬ ਤੁਸੀਂ ਸੈਮਸੰਗ ਦੀ ਜਾਦਾ ਚੀਜਾਂ ਖ੍ਰੀਦ੍ਦ੍ਦੇ ਹੋ

ਹਾਂਜੀ ਹਾਂਜੀ

ਹਾਂਜੀ ਤੇ ਹੋਰ ਕੁਛ ਤੁਸੀਂ ਬੜਾ ਵਦੀਆਂ ਦਸਿਆ ਮੈਨੂ, ਏਦਾ ਵੀ ਕਾਫੀ, fridge ਬਾਰੇ ਵੀ

ਹਾਂਜੀ ਹਾਂਜੀ, ਹਾਂ ਸਰ ਸਾਡੇ ਕੋਲ ਹੈਗੇ ਆ ਸਿਲਾਈ ਮਸ਼ੀਨ, ਓਹੀ ਚਲਾਂਦੇ ਆ

ਅਛਾ , ਤੇ ਸਰ ਕੀਨੀਆ ਦੱਸਿਆ ਜੇ online ਮਾਗਵਾਣਾ ਹੋਏ ਤੇ online ਵੀ ਠੀਕ ਰਹਿੰਦਾ ਹੈ online ਕਿਸ ਜਗਾਹ ਤੋਂ ਮੰਗਵਾਈਏ ਕਿਸ site ਮੰਗਵਾਈਏ

ਹਾਂ sir ਇਹ ਮੈਂ ਗਲ ਕਰਨ dining table ਦੀ, ਚਾਹੇ ਮੈਂ ਬਣਾ ਕੇ ਦੇਵਾਂ ਸ਼ੀਸ਼ੇ ਵਾਲਾ, ਤੇ ਠੀਕ ਰਹੇਗਾ ਕ ਦੂਸਰਾ ਬੰਵਾਵਾਂ?

ਹਾਂਜੀ ਅਛਾ

ਹਾਂ ਇਹ ਬਣਵਾਏ ਹੋਏ ਆ ਵੀਹ ਪਚੀ ਹਜਾਰ ਦਾ ਇਹ ਚ ਦਸ ਪੰਦਰਾ chaircover ਹੋ ਜਾਂਦੀਆਂ ਨਾ ਹਾਂ ਤਾਹੀ ਵੱਡਾ ਖਰੀਦਾ, ਜਿਥੇ ਹਾਂ ਕੋਈ ਜਾਦਾ ਜਾਨੇ ਆ ਸਕਣ ਇੰਨੇ ਜਣੇ ਬੇਹ ਸਕਣ ਹਾਂ, ਹਾਂਜੀ

ਹਾਂਜੀ ਸਰ ਓਹ ਨੀ ਲਵਾਏ ਅਸੀ

ਹਾਂ ਬਿਲਕੁਲ ਹਾਂ, ਐਲ ਜੀ? ਓਚ ਵੀ companies ਆ ਜਾਂਦਿਆ ਹੈਗੇਆਂ ਹਾਂ ਇਹ ਤੇ ਗਲ ਹੈ ਸਰ ਬਿਲਕੁਲ ਹਾਂ ਏਦਾ ਆ ਲੋਕੀ ਦਾ ਕੁਛ ਹੋਰ ਹੀ ਖਰੀਦਦੇ ਆ ਹਾਂਜੀ

ਸਰ, ਤੁਹਾਨੂ ਪਤਾ ਜਾਦਾ ਜੇ ਪਰਵਾਰ ਦੇ ਲੋਕੀ ਕਠੇ ਬੇਹ੍ਨ੍ਦੇ ਨੀ, ਹੈਨਾ? ਓਹ ਆਪਣੇ ਆਪਣੇ ਕਮਰੇ ਚ ਬੈਠੇ ਹੁੰਦੇ ਆ

ਹਾਂ ਖਾਨਾ ਖਾਂਦੇ ਆ ਕਠੇ ਬੇਹ ਕੇ ਖਾਨਾ ਖਾ ਕੇ ਚਲੋ, ਆਪਣੇ ਕਮਰੇ ਚ ਬੇਹ ਕ TV ਵੇਖੋ

ਹਾਂਜੀ ਸਰ ਕਮ ਆ job ਲ੍ਗੇਆ ਹੋਇਆ ਆ call centre ਤੇ ਹਾਂ ਹਾਂਜੀ ਹਾਂ ਸਰ ਪਾਪਾ ਜਿਦਾਂ ਹੁਣੇ retire ਹੋਏ ਆ ਹਾਂ, ਤੁਹਾਨੂ ਪਤਾ retire ਹੋ ਕੇ ਮਿਲਦਾ ਪਾਪਾ ਕਹੰਦੇ ਚਲੋ ਘਰ ਦਾ ਨਵਾਂ ਸ਼ਿਫਟ ਹੋਇਏ ਤੇ ਪੁਰਾਣਾ ਵੇਚ ਤਾ ਅਸੀ ਤੇ ਪੁਰਾਣਾ ਘਰ ਓਥੇ ਵੀ ਸਾਨੂ ਮਿਲਿਆ ਤੇ ਸਮਾਨ ਵੇਚ ਕੇ ਵੀ ਮਿਲਿਆ ਸਬ ਕੁਛ ਕਰ ਕੇ ਹਾਂਜੀ, ਹਾਂ, ਹਾਂ, ਹਾਂਜੀ sir ਤੇ ਮੈਨੂ thanku ਕਾਸ਼ ਤੁਸੀਂ ਬੜਾ ਵਦੀਆ ਦਸਿਆ ਮੈਨੂ ਤੇ

ਨੀ ਸਰ, ਸੋਫੇ ਮੰਗਵਾਣੇ chair ਦੀ ਤਾ ਜਾਦਾ ਜਰੂਰਤ ਨੀ ਪੈਣੀ ਨਹੀ garden ਚ ਤਾ ਅਸੀ cement ਦੀ ਬਣਵਾਈਆਂ ਹਾਂ, ਇਕ ਜਗਹ ਪੇਡ ਲਗਾ ਕੇ ਤੁਸੀਂ ਚੇਰਾਂ ਲਗਾਓ ਓਹ ਹੁੰਦੀਆਂ ਨਾ ਛੋਟੀ ਛੋਟੀ chairs ਓਹੀ ਲਓ, ਓਥੇ ਰੇਹ੍ਨਦਿਆ ਸਬ ਠੀਕ ਆ

ਆਕਾਸ਼ ਮੈਂ ਤੁਹਾਨੂ ਗਲ ਕਰਾ, ਜੇ by chance ਜੇ ਥੋਨੂ ਮੈਂ shopping ਤੇ ਖੜਾ, ਤੁਸੀਂ ਚਲੋਗੇ ਮੇਰੇ ਨਾਲ?

ਚਲੋ ok ਆਕਾਸ਼ thank you ਹਾਂ, ਠੀਕ ਆ Ok bye

ਬਸ ਵਧੀਆ ਵਧੀਆ, ਹੋਰ ਕੀ ਕਰ ਰਹੇ?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

ਹਾਂਜੀ ਹਾਂਜੀ ਪਰਿਵਾਰ ਤਾਂ ਵਧੀਆ, ਤੁਸੀਂ ਦੱਸੋ ਪਰਿਵਾਰ ਸਭ ਠੀਕ ਠਾਕ?

ਹਾਂਜੀ ਮੈਂ free ਸੀ ਤੁਹਾਡੇ ਨਾਲ ਮਿਰਜ਼ਾ ਸਾਹਿਬਾਂ ਦਾ topic ਹੀ share ਕਰ ਤੁਹਾਨੂੰ call ਕੀਤਾ ਮੈਂ ਕਿਹਾ ਚਲੋ ਤੁਸੀਂ ਵੀ ਮਤਲਬ ਪੜ੍ਹਦੇ ਹੀ ਪਏ ਸੀ ਉਦਣ ਤੇ ਮੈਂ ਕਿਹਾ ਚਲੋ ਹੁਣ ਤਾਂ ਤੁਸੀਂ ਪੜ੍ਹ ਲਿਆ ਹੋਣਾ, ਤੇ ਮੈਂ ਤੁਹਾਨੂੰ ਹੀ ਪੁੱਛ ਲੈਂਦੀ ਹਾਂ ਹਨਾ,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

ਹੀਰ ਰਾਂਝਾ, ਸੱਸੀ ਪੁੰਨੁੰ, ਸੋਹਣੀ ਮਹੀਵਾਲ ਮਹੀਵਾਲ, ਤੇ ਇਹਦੇ ਵਿੱਚੋਂ ਇੱਕ ਇੱਕ ਮਿਰਜ਼ਾ ਸਾਹਿਬਾਂ ਵੀ ਹੈ, ਤੇ ਇਸ ਕਹਾਣੀ ਤੇ ਅਨੇਕ ਕਿੱਸੇ ਅਤੇ ਪ੍ਰਸੰਗ ਲਿਖੇ ਜਾ ਚੁੱਕੇ ਹਨ,

ਹੁੱਭ ਕੇ ਜੁਆਬ ਦਿੰਦਾ ਹੈ, ਰਾਂਝਾ ਤਾਂ ਐਵੇਂ ਹੀ ਡੰਗਰ ਹੀ ਸੀ ਡੰਗਰ ਹੀ ਚਾਰਦਾ ਰਿਹਾ ਰਾਂਝਾ ਨਹੀਂ, ਮੈਂ ਤਾਂ ਮਿਰਜ਼ਾ ਹਾਂ ਮਿਰਜ਼ਾ, ਏਦਾਂ ਕਹਿੰਦਾ ਸੀ।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 ਹਾਂਜੀ ਇਹਨਾਂ ਦੀ ਕਹਾਣੀ ਵੀ ਹੈ ਸਾਡੇ ਵਿਦਵਾਨਾਂ ਦਾ ਮੰਨਣਾ ਹੈ ਕਿ ਜਿਹੜਾ ਪੀਲੂ ਪਿੰਡ ਵੈਰੋਵਾਲ ਹੈ, ਤਹਿਸੀਲ ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਮੁਸਲਮਾਨ ਜੱਟ ਸੀ ਉਹਦਾ ਜਨਮ ਪੰਦਰਾਂ ਸੌ ਅੱਸੀ ਈਸਵੀ ਵਿੱਚ ਹੋਇਆ ਤੇ ਪਚੰਨਵੇਂ ਸਾਲ ਦੀ ਉਮਰ ਭੋਗ ਕੇ ਗਿਆ ਹੈ, ਤੇ ਛੋਲਾਂ ਸੌ ਪਜੱਤਰ ਈਸਵੀ ਵਿੱਚ ਚੱਕਵਾਲ ਦੇ ਜਿਹੜਾ ਪਿੰਡ ਸੀ, ਮਿਹਰੂ ਪੀਲੂ ਵਿਖੇ ਉਸਦਾ ਦਿਹਾਂਤ ਹੋ ਗਿਆ ਸੀ।

ਦੀ ਸੰਗਤ ਕਰਨ ਦਾ ਇਹਨਾਂ ਨੂੰ ਮਾਣ ਵੀ ਪ੍ਰਾਪਤ ਹੋਇਆ ਸੀ ਉਹ ਸੰਗਤ ਵਿੱਚ ਵੀ ਬੈਠਦਾ ਹੁੰਦਾ ਸੀ ਹਾਂਜੀ ਤੇ ਜਿਹੜਾ ਮਿਰਜ਼ਾ ਖ਼ਾਨ ਦਾਨਾਬਾਦ ਦੇ ਖਰਲ ਸਰਦਾਰ ਬਿੰਜਲ ਦਾ ਪੁੱਤਰ ਸੀ ਤੇ ਸਾਹਿਬਾਂ ਖੀਵਾ ਸਰਦਾਰ ਮਾਹਨੀ ਖ਼ਾਨ ਦੀ ਧੀ ਸੀ, ਤੇ ਮਿਰਜ਼ੇ ਦੇ ਹਾਣ ਦੀ ਹੀ ਸੀ ਤੇ ਜਿਹੜਾ ਸਾਹਿਬਾਂ ਮਿਰਜ਼ਾ ਦੇ ਮਾਮੇ ਦੀ ਧੀ ਸੀ ਤੇ ਖ਼ੈਰ ਰਵਾਇਤ ਅਨੁਸਾਰ ਮਿਰਜ਼ਾ ਸਾਹਿਬਾ ਦਾ ਨੇੜਲਾ ਰਿਸਤਾ ਭੈਣ ਭਰਾ ਦਾ ਸੀ ਹਾਂਜੀ ਤੇ ਮਿਰਜ਼ੇ ਨੂੰ ਸਾਹਿਬਾਂ ਦੇ ਘਰ ਰਹਿਣ ਦੀ ਗ਼ਰਜ਼ ਨਾਲ ਭੇਜ ਦਿੱਤਾ ਗਿਆ ਤੇ ਇਸੇ ਦੌਰਾਨ ਬਚਪਨ ਵਿੱਚ ਇਕਠੇ ਖੇਡਦੇ ਹੁੰਦੇ ਸੀ ਇਹ ਲੋਕ ਪੜ੍ਹਦੇ ਸੀ, ਤੇ ਸਾਹਿਬਾਂ ਦੀ ਸੁੰਦਰਤਾ ਨੂੰ ਬਿਆਨ ਕਰਦਾ ਹੋਇਆ ਪੀਲੂ ਕਹਿੰਦਾ ਹੈ ਕਿ ਸਾਹਿਬਾ ਗਈ ਤੇੇਲ ਨੂੰ, ਗਈ ਪੰਸਾਰੀ ਦੀ ਹੱਟ, ਫੜ੍ਹ ਨਾ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ, ਤੇਲ ਭੁਲਾਵੇਂ ਭੁੱਲਾ ਬਾਣੀਆ, ਦਿੱਤਾ ਸ਼ਹਿਦ ਉਲਟ, ਬਣਜ ਗਵਾ ਲਏ ਬਾਣੀਆਂ,

ਫਿਰ ਮਿਰਜ਼ਾ ਸਾਹਿਬਾਂ ਜੋ ਸੀ ਉਹਨਾਂ ਦੀ ਉਮਰ ਜੋ ਸੀ, ਉਮਰ ਤੋਂ ਥੋੜ੍ਹਾ ਜਿਹਾ ਵੱਡਾ ਸੀ, ਤੇ ਮਸੀਤ ਵਿੱਚ ਪੜ੍ਹਦਿਆਂ ਉਹਨਾਂ ਦਾ ਪਿਆਰ ਪੈ ਗਿਆ ਸੀ ਜਦੋਂ ਮਸੀਤ 'ਚ ਪੜ੍ਹਦੇ ਸੀ ਨਾ ਤੇ ਪਿਆਰ ਪੈ ਗਿਆ ਸੀ ਫਿਰ ਪੀਲੂ ਲਿਖਦਾ ਸੀ ਲਿਖਦਾ ਹੈ ਕਿ ਜਿਹੜੇ ਸਾਹਿਬਾਂ ਪੜ੍ਹੇ ਪੱਟੀਆਂ, ਮਿਰਜਾ ਪੜ੍ਹੇ ਕੁੁਰਾਨ, ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁੱਲ ਜਹਾਨ।

ਹਾਂਜੀ ਫਿਰ ਸਾਹਿਬਾਂ ਦੀ ਜਿਹੜੀ ਮੰਗਣੀ ਸੀ ਕਿਸੇ ਹੋਰ ਜਗ੍ਹਾ ਹੋ ਗਈ ਸੀ, ਤੇ ਲੇਕਿੰਨ ਜਦੋਂ ਸਾਹਿਬਾਂ ਨੇ ਤਾਹਿਰ ਖ਼ਾਨ ਦੇ ਨਾਲ ਵਿਆਹਿਆ ਜਾਣ ਲੱਗੀਆਂ ਤਾਂ ਸਾਹਿਬਾਂ ਨੇ ਕਰਮੂ ਬ੍ਰਾਹਮਣ ਨੂੰ ਮਿਰਜ਼ੇ ਦੀ ਦੋਸਤੀ ਦੀ ਵਾਸਤਾ ਦੇ ਕੇ ਦਾਨਾਬਾਦ ਜਾਣ ਲਈ ਰਾਜੀ ਕਰ ਦਿੱਤਾ ਸੀ ਫਿਰ ਉਹਦੇ ਹੱਥ ਸੁਨੇਹਾ ਭੇਜਿਆ ਗਿਆ ਕਿ ਉਹ ਆਕੇ ਉਸ ਉਹ ਆ ਕੇ ਉਸ ਨਾਲ ਵੀ ਕੀਤੇ ਕੌਲ ਨਿਭਾਏ ਫਿਰ ਉਸ ਦਿਨ ਘਰ ਵਿੱਚ ਬਿੰਜਲ ਦੀ ਧੀ ਦਾ ਵਿਆਹ ਰਚਿਆ ਗਿਆ ਸੀ, ਫਿਰ ਭੈਣ ਦੀ ਵਿਦਾਈ ਤੋਂ ਪਹਿਲਾਂ ਮਿਰਜ਼ੇ ਨੇ ਜਾਣ ਦੀ ਠਾਣ ਲਈ, ਫਿਰ ਉਹਨਾਂ ਦਾ ਜਿਹੜਾ ਸਾਰਾ ਪਰਿਵਾਰ ਸੀ ਉਸਦੀਆਂ ਮਿੰਨਤਾਂ ਕਰਨ ਲੱਗ ਗਿਆ, ਤੇ ਮਾਂ ਤੇ ਭੈਣ ਨੇ ਵਾਸਤੇ ਪਾਏ ਤੇ ਇਤਿਹਾਸ ਦੇ ਹਵਾਲੇ ਦੇ ਕੇ ਸਮਝਾਇਆ, ਪੀਲੂ ਦੇ ਕਿੱਸੇ ਅਨੁਸਾਰ ਮਿਰਜ਼ੇ ਦਾ ਪਿਓ ਜਿਹੜਾ ਸੀ ਪਿਓ ਪੁੁੱਤਰ ਨੂੰ ਸਮਝਾਉਂਦਾ ਹੋੋੋਇਆ ਉਹਨਾਂ ਨੂੰ ਕਹਿਦਾ ਹੈ ਕਿ ਭੱਠ ਰੰਨਾਂ ਦੀ ਦੋਸਤੀ, ਖੁੁੁਰੀ ਜਿਨ੍ਹਾਂ ਦੀ ਮੱਤ, ਇਹ ਹੱਸ-ਹੱਸ ਲਾਉਂਂਦੀਆਂ ਯਾਰੀਆਂ, ਤੇੇ ਰੋ-ਰੋ ਦਿੰਦੀਆਂ

ਸੀ ਉਹ ਬਰਦਾਸ਼ਤ ਨਹੀਂ ਕਰ ਸਕੀ ਤੇ ਉਹਨੇ ਮਤਲਬ ਖੁੱਦ ਖੁੱਦਕੁਸ਼ੀ ਕਰ ਲਈ ਸੀ? ਹਾਂਜੀ ਉਹ ਇਸ਼ਕ ਦੀ ਜਿਹੜੀ ਰੀਤ ਅਨੁਸਾਰ ਮਿਰਜ਼ਾ ਨਾ ਟਲਿਆ ਤੇ ਆਪਣੀ ਬੱਕੀ ਤੋਂ ਬੱਕੀ ਤੇ ਸਵਾਰ ਹੋ ਖੀਵਿਆਂ ਦੇ ਪਿੰਡ ਜਾ ਪਹੁੰਚਿਆ ਫਿਰ ਜਿਹੜੀ ਬੀਬੋ ਤੋਂ ਮਦਦ ਮੰਗੀ ਜਿਸਨੇ ਰੱਸੀ ਦੀ ਪੌੜੀ ਬਣਾਈ ਫਿਰ ਸ~ ਉਹ ਅਤੇ ਸਾਹਿਬਾਂ ਜਿਹੜੀ ਸੀ ਆਪਣੀ ਸਖੀਆਂ ਵਿੱਚੋਂ ਨਿਕਲ ਕੇ ਬੱਕੀ ਦੀ ਪਿੱਠ ਤੇ ਜਾ ਕੇ ਟੱਕੀ ਟਿੱਕੀ ਹੋ ਗਈ, ਟਿੱਕ ਗਈ ਸੀ ਫਿਰ ਮਿਰਜ਼ਾ ਸਾਹਿਬਾਂ ਨੂੰ ਕੱਢ ਕੇ ਲੈ ਜਾਂਦਾ ਹੈ, ਲੇਕਿੰਨ ਰਸਤੇ ਵਿੱਚ ਜਦੋਂ ਉਹ ਜੰਡ ਦੀ ਛਾਵੇਂ ਆਰਾਮ ਕਰਦੇ ਹੁੰਦੇ ਹੈ, ਮਿਰਜ਼ਾ ਸੌ ਜਾਂਦਾ ਹੈ ਲੇਕਿੰਨ ਸਾਹਿਬਾਂ ਨੂੰ ਅਹ ਪਿੱਛੇ ਆ ਰਹੇ ਉਹਦੇ ਭਰਾ ਦਿਖਾਈ ਦੇ ਦਿੰਦੇ ਹੈ, ਫਿਰ ਉਹ ਖੂਨ ਖਰਾਬੇ ਤੋਂ ਬਚਾ ਕਰਕੇ ਕਰਨ ਦੇ ਮੰਤਵ ਨਾਲ ਮਿਰਜ਼ੇ ਦੀਆਂ ਕਾਨੀਆਂ ਤੋੜ ਦਿੰਦੀ ਹੈ, ਤੇ ਉਹ ਜਾਣਦੀ ਸੀ ਕਿ ਮਿਰਜ਼ੇ ਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ, ਫਿਰ ਜਦੋਂ ਮਿਰਜ਼ਾ ਨਿਸ਼ਾਨਾ ਲਾਵੇਗਾ ਤਾਂ ਉਸਦਾ ਭਰਾ ਹੀ ਫੁੰਡਿਆ ਜਾਵੇਗਾ ਤੇ ਨਾਲ ਉਸਨੂੰ ਇਹ ਭਰਮ ਸੀ ਕਿ ਉਸਨੇ ਮਿੰਨਤ ਤਰਲੇ ਕਰਕੇ ਉਹ ਆਪਣੇ ਭਰਾਵਾਂ ਨੂੰ ਮਨਾ ਲਏਗੀ, ਤਰਸ ਖਾ ਲੈਣਗੇ ਉਹ, ਤੇ ਉਹ ਉਸ ਨੂੰ ਮੁਆਫ਼ ਕਰ ਦੇਣਗੇ, ਲੇਕਿੰਨ ਉਹ ਉਸਦੀ ਸੋਚ ਦੇ ਉਲਟ ਸੀਗਾ, ਹਾਂਜੀ ਫਿਰ ਉਸਦੇ ਭਰਾ ਮਿਰਜ਼ੇ ਤੇ ਹਮਲਾ ਕਰ ਦਿੰਦੇ ਹੈ ਤੇ ਉਹ ਮਾਰ ਜਾ~ ਮਰ ਜਾਂਦਾ ਹੈ, ਉਸਨੂੰ ਮਾਰ ਦਿੰਦੇ ਨੇ ਫਿਰ ਸਾਹਿਬਾਂ ਇਸੇ ਗੱਲ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀ ਹੈ, ਫਿਰ ਤਲਵਾਰ ਮਾਰਕੇ ਆਪਣੇ ਆਪ ਨੂੰ ਖੁਦਕੁਸ਼ੀ ਕਰ ਲੈਂਦੀ ਹੈ ਆਪਣੇ,

ਇੱਕ ਕਹਿੰਦੇ ਕਿ ਆਪਣੇ ਪੁਰਾਤਨ ਸਾਹਿਤ ਵਿਚ ਬਹੁਤ ਸਾਰੀਆਂ ਅਤਕਥਨੀਆਂ ਵਾ ਉਹ ਕਿਹੜੀਆਂ ਵਾ? ਸਾਡੇ ਪੁਰਾਤਨ ਵਿੱਚ ਤਾਂ ਬਹੁਤ ਸਾਰੀਆਂ ਅਤਕਥਨੀਆਂ ਨੇ, ਹੀਰ ਦੇ ਕਿੱਸੇ ਵਿੱਚ ਜਿਵੇਂ ਵਾਰਿਸ ਸ਼ਾਹ ਨੇ ਹੀਰ ਦੀਆਂ ਸੱਠ ਅਤੇ ਦਮੋਦਰ ਤਿੰਨ ਸੌ ਸੱਠ ਸਹੇਲੀਆਂ ਦੱਸੀਆਂ ਨੇ, ਜੋ ਹਜ਼ਮ ਕਰਨਾ ਬਹੁਤ ਹੀ ਕਠਿਨ ਹੈ, ਤੇ ਇਸੇ ਤਰ੍ਹਾਂ ਪੀਲੂ ਨੇ ਵੀ ਮਿਰਜ਼ੇ ਦੇ ਭੱਥੇ ਵਿੱਚ ਤਿੰਨ ਸੌ ਤੀਰ,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 ਤਿੰਨ ਸੌ ਤੀਰਾਂ ਵਾਲਾ ਕੋਈ ਭੱਥਾ ਨਹੀਂ ਹੁੰਦਾ ਗੱਪ ਮਾਰਨ ਦੀ ਵੀ ਕੋਈ ਸੀਮਾ ਹੁੰਦੀ ਹੈ ਫਿਰ ਹਾਫ਼ਿਜ਼ ਬੁਰਖ਼ੁਰ ਬਰਖ਼ੁਰਦਾਰ ਨੇ ਆਪਣੇ ਹੀ credit card ਨਾਲ ਤੀਰਾਂ ਦੇ ਪੈਸੇ ਨਹੀਂ ਦੇਣੇ ਸਨ, ਤੇ ਇਸ ਲਈ ਉਹ ਤਿੰਨ ਸੌ ਵਿੱਚ ਸੱਠ ਜੋੜ ਕੇ ਲਿੱਖਦਾ ਹੈ ਹਾਂਜੀ ਤੇ ਉਹਨੇ ਇਹ ਵੀ ਲਿਖਿਆ ਵਾ ਕਿ ਤ੍ਰੈ ਸੈ ਸੱਠ ਕਾਨੀ ਮੈਂ ਤਰਕਸ਼ੀ ਦੇਵਾਂ ਸਾਲਿਆਂ ਨੋ ਵੰਡ ਮਜ~ ਮਜ਼ਦੂਰੀ ਲੈ ਲਈ ਆਪਣੀ, ਕਿੱਲੀਆਂ ਦੇਈਂ ਹਜ਼ਾਰ,

ਜਿਹੜੀ ਸਾਹਿਬਾਂ ਦੇ ਜਨਮ ਵੇਲੇ ਪੀਲੂ ਖੀਵੇ ਖਾਨ ਨੂੰ ਵਧਾਈਆਂ ਦਵਾਉਂਦਾ ਹੈ, ਫਿਰ ਜਸ਼ਨ ਮਨਾਉਂਦੇ ਹੋਏ ਜ਼ਿਕਰ ਕਰਦਾ ਹੈ ਕਿ ਡੂਮ ਸੋਹਲੇ ਗਾ~ ਗਾਂਵਦੇ, ਖਾਨ ਖੀਵੇ ਦੇ ਬਾਰ, ਰੱਜ ਦੁਆਈਂ ਦਿੱਤੀਆਂ, ਸੋਹਣੇ ਪਰਿਵਾਰ

ਵੀ ਜਦੋਂ ਮੰਨ ਲਓ ਅਹ ਮਤਲਬ ਕਿ ਖੀਵੇ ਖ਼ਾਨ ਕੋਲ ਉਹਦੇ ਮੁੰਡੇ ਹੈਗੇ ਸੀ ਤੇ ਫਿਰ ਉਹਨੂੰ ਕੁੜੀ ਦੇ ਜਿਹੜੇ ਅਹ ਖ਼ੁਸ਼ੀ ਮਨਾਉਣ ਦੀ ਕੀ ਜ਼ਰੂਰਤ ਸੀ ਕਿ ਉਹ ਇਸ ਕਰਕੇ ਮਨਾਈ ਕਿ ਉਹ ਵੱਡੀ ਹੋ ਕੇ ਚੰਦ ਚਾੜੇਗੀ। ਉਹ ਵੀ ਉਸ ਸਮੈਂ ਜਦੋਂ ਕੁੜੀਆਂ ਨੂੰ ਜਨਮ ਉਪਰੰਤ ਲੋਕ ਜਿਉਂਦੇ ਹੀ ਧਰਤੀ ਵਿੱਚ ਦੱਬ ਦਿੰਦੇ ਸੀ, ਤੇ ਜੇ ਖੀਵਾ ਖਾਨ ਜ਼ਿਆਦਾ ਹੀ ਅਗਾਂਹ ਵ~ ਵਧੂ ਖਿਆਲਾਂ ਦਾ ਸੀ ਤਾਂ ਫਿਰ ਉਹ ਸਾਹਿਬਾਂ ਦਾ ਸਾਹਿਬਾਂ ਦੇ ਪ੍ਰੇਮ ਵਿਆਹ 'ਤੇ ਵੀ ਉਸਨੂੰ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ।।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

ਇਹ ਗੱਲ ਤਾਂ ਸਪਸ਼ਟ ਨਹੀਂ ਹੁੰਦੀ ਕਿ ਮਿਰਜ਼ਾ ਵਿਆਹਿਆ ਹੋਇਆ ਸੀ ਜਾਂ ਕੁਆਰਾ ਸੀ, ਅਗਰ ਕਰਮੂ ਬਾਹਮਣ ਝੂਠ ਬੋਲਦਾ ਹੈ ਤਾਂ ਉਸਦੀ ਤਸਦੀਕ ਲਈ ਵੀ ਕੋਈ ਵੇਰਵਾ ਨਹੀਂ ਹੈ, ਚਰਨਜੀਤ ਸਿੰਘ ਜਿਹੜਾ ਗੁਮਟਾਲਾ ਹੈ ਹੋਰ ਹੋਰ ਕੋਈ ਲੇਖਕ ਇੱਕ ਦੂਜੇ ਦੀ ਨਕਲ ਮਾਰ ਕੇ ਲਿੱਖੀ ਜਾਂਦੇ ਹਨ ਤੇ ਜਿਹੜੇ ਕਰਮੂ ਨੇ ਸਾਹਿਬਾਂ ਕੋਲ ਝੂਠ ਬੋਲਿਆ ਸੀ, ਇਹ ਗੱਲ ਬਿਲਕੁਲ ਮਾਣ~ ਮੰਨਣਯੋਗ ਨਹੀਂ ਹੈ। ਜੋ ਮਿਰਜ਼ਾ, ਸਾਹਿਬਾਂ ਦਾ ਮਹਿਬੂਬ ਹੀ ਨਹੀਂ ਰਿਸ਼ਤੇਦਾਰ ਵੀ ਹੁੰਦਾ ਹੈ ਤਾਂ ਉਹ ਬਚਪਨ ਤੋਂ ਉਸ ਨੂੰ ਜਾਣਦੀ ਹੈ, ਫਿਰ ਕਰਮੂ ਦੇ ਝੂਠ ਬੋਲਣ ਦਾ ਸੁਆਲ ਹੀ ਨੀ ਪੈਦਾ ਹੁੰਦਾ ਤੇ ਮਿਰਜ਼ੇ ਦੇ

ਹਾਂਜੀ ਬਹੁਤ ਵਧੀਆ ਲੱਗਾ ਤੁਹਾਡੇ ਕੋਲੋਂ ਇਹ ਸਾਰੀ information ਮੈਨੂੰ ਹਾਸਿਲ ਕਰਕੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ।

ਸਮਾਜਿਕ ਥਾਵਾਂ ਦੇ ਅਧਿਐਨ ਕ~ ਕਰਨ ਲਈ ਸਮਾਜ ਵਿਗਿਆਨ ਲਈ ਇਸ ਪ੍ਰਕਾਰ ਦੀਆਂ ਵਿਗਿਆਨਕ ਵਿਧੀਆ ਦਾ ਪ੍ਰਯੋਗ ਕਰਦੇ ਹਾਂ ਜਿਸ ਜਿਸ ਵਧੀਆ ਜਿਵੇਂ ਕਿ historical method Comparative method Case study method Experimental method, Ideal type, Verstehen ਆਦਿ ਹਨ, ਸਮਾਜਿਕ ਵਿਗਿਆਨ ਨੇ ਇਸ ਸਾਰੀਆਂ ਵਿਧੀਆਂ ਵਿਗਿਆਨਕ ਵਿੱਧੀਆ ਦੇ ਆਧਾਰ ਉੱਤੇ ਤਿਆਰ ਕੀਤੀਆਂ ਹਨ ਜਿਵੇਂ ਹੋਰ ਸਾਰੇ ਵਿਗਿਆਨ ਦੇ ਲੱਭਣ ਲਈ ਵਿਗਿਆਨਕ ਵਿੱਧੀ ਦੇ ਪਹਾੜ ਦਾ ਪ੍ਰਯੋਗ ਕਰਦੇ ਹਨ ਸ਼ਾਇਦ ਇਸੇ ਤਰ੍ਹਾਂ ਸਮਾਜ ਵਿਗਿਆਨ ਵੀ ਵੀ ਕਰਦਾ ਹੈ ਅੱਜ ਕੱਲ੍ਹ ਤਾਂ ਉੱਪਰ ਲਿਖੀਆਂ ਵਿੱਧੀਆਂ ਤੋਂ ਇਲਾਵਾ ਕਈ ਹੋਰ ਵਿੱਧੀਆ ਵੀ ਪ੍ਰਯੋਗ ਕੀਤੀਆ ਜਾ ਰਹੀਆਂ ਹਨ ਇਸ ਤਰ੍ਹਾਂ ਜੇਕਰ ਅਸੀਂ ਸਮਾਜ ਵਿਗਿਆਨ ਦੇ ਅਧਿਐਨ ਵਿਚ ਵਿਗਿਆਨਕ ਵਿਧੀਆਂ ਦਾ ਪ੍ਰਯੋਗ ਕਰ ਸਕਦੇ ਹਾਂ ਤਾਂ ਕਿ ਅਸੀਂ ਇਸਨੂੰ ਵਿਗਿਆਨਕ ਨੂੰ ਵੀ ਕਹਿ ਸਕਦੇ ਹਾਂ ਸਮਾਜ ਵਿਗਿਆਨਕ ਕਾਰਜਾਂ ਕਾਰਨਾਂ ਦੇ ਸੰਬੰਧਤ ਵੀ ਵਿਆਖਿਆ ਕਰਦੇ ਹਾਂ ਸਮਾਜ ਵਿਗਿਆਨਕ ਨਾ ਸਿਰਫ਼ ਨੂੰ ਇਕੱਠਾ ਕਰਦਾ ਬਲਕਿ ਉਸ ਉਹਨਾਂ ਦੇ ਥਾਵਾਂ ਵਿਚਾਰਾਂ ਕਾਰਜਾਂ ਕਾਰਨਾਂ ਦੇ ਸੰਬੰਧ ਦਾ ਪਤਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਤੇ ਨਾ ਸਿਰਫ਼ ਕਿਉਂਕਿ ਦਾ ਪਤਾ ਲੱਗਦਾ ਹੈ ਬ~